ਚਿੱਟੇ ਰੰਗ ਦਾ ਟੇਬਲ ਲੱਗਿਆ ਹੋਇਆ ਹੈ ਅਤੇ ਬਹੁਤ ਸਾਰੇ ਕੱਪੜੇ ਰੰਗ ਬਿਰੰਗੇ ਕੱਪੜੇ ਪਏ ਹੋਏ ਹਨ ਇਸ ਦੁਕਾਨ ਦੇ ਵਿੱਚ।

ਇਹ ਇੱਕ ਮਸਜਿਦ ਦੀ ਤਸਵੀਰ ਹੈ ਜਿਸ ਵਿੱਚ ਉਸ ਦੀ ਜਮੀਨ ਉੱਤੇ--

ਸੰਗਤਰੀ ਰੰਗ ਦੀ ਕਮੀਜ਼ ਪਾਈ ਹੋਈ ਹੈ ਅਸਮਾਨੀ ਰੰਗ ਦੀ ਪੈਂਟ ਪਾਈ ਹੋਈ ਹੈ ਉਸ ਨੇ ਆਪਣੇ ਮੂੰਹ ਉੱਤੇ ਚਸ਼ਮਾ ਲਗਾਇਆ ਹੋਇਆ ਹੈ ਅਤੇ --

ਇੱਕ ਕਸਟਮਰ ਉਸ ਦੀ ਦੁਕਾਨ ਤੇ ਆ ਕੇ ਬੈਠਾ ਹੋਇਆ ਹੈ ਸ਼ੀਸ਼ੇ ਦੇ ਮੂਹਰੇ ਉਸਨੇ--

ਇੱਕ ਆਦਮੀ ਸਾਈਕਲ ਦੇ ਉੱਪਰ ਖੜਾ ਹੋਇਆ ਹੈ ਉਸਨੇ ਸਲੇਟੀ ਰੰਗ ਦੀ ਟੀ ਸ਼ਰਟ ਪਾਈ ਹੋਈ ਹੈ ਇੱਕ ਆਦਮੀ ਨੂੰ ਅਸੀਂ ਦੁਕਾਨ ਦੇ ਬਾਹਰ ਖੜਾ ਦੇਖ ਸਕਦੇ ਹਾਂ।

ਇੱਸ ਤਸਵੀਰ ਵਿੱਚ ਅੱਸੀ ਇੱਕ ਬਹੁਤ ਹੀ ਸੋਹਣਾ ਕੇਕ ਦੇਖ ਸਕਦੇ ਆਂ ਜੋਕਿ ਚਿੱਟੇ ਅਤੇ ਲਾਲ ਰੰਗ ਦਾ ਹੈ।

ਇਹ ਇੱਕ ਕਾਰ ਸ਼ੋਰੂਮ ਦੀ ਤਸਵੀਰ ਹੈ ਜਿਸ ਵਿੱਚ ਬਹੁਤ ਸਾਰੀਆਂ ਕਾਰਾਂ ਲੱਗੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ।

ਦੇ ਕੋਲ ਪੇਨ ਅਤੇ ਪੇਪਰ ਫੜੇ ਹੋਏ ਹਨ ਉਹ ਉਸ ਪੇਪਰ ਉੱਤੇ ਕੁਝ ਲਿਖ ਰਿਹਾ ਹੈ ਅਤੇ ਉਹ ਲਾਲ ਰੰਗ ਦੀ ਕੁਰਸੀ ਉੱਤੇ ਬੈਠਾ ਹੋਇਆ ਹੈ।

ਪ੍ਰੋਜੈਕਟਰ ਦੇਖ਼ ਸਕਦੇ ਹਾਂ ਇੱਕ ਵੱਡਾ ਪ੍ਰੋਜੈਕਟਰ ਅਤੇ ਉੱਸ ਦੇ ਆਲੇ ਦੁਆਲੇ ਦੋ ਛੋਟੇ ਅਤੇ ਦੋ ਛੋਟੇ ਛੋਟੇ ਪ੍ਰੋਜੈਕਟਰ ਰੱਖੇ ਹੋਏ ਹਨ ਡੀ_ਜੇ ਵਾਲਿਆਂ ਮਸ਼ੀਨ ਇੱਸ ਦੇ ਲ਼--

ਸਿਰ ਤੇ ਕੈਪ ਲਈ ਹੋਈ ਹੈ। ਇਸ ਵਿ ਦੁਕਾਨ ਵਿੱਚ ਬਹੁਤ ਸਾਰੇ ਰੰਗ ਬਿਰੰਗੇ ਸੂਟ ਹਨ ਜਿਵੇਂ ਕਿ ਗੁਲਾਬੀ ਹਰਾ ਨੀਲਾ ਜਾਮਨੀ।

ਇਹ ਇੱਕ ਕਲੋਨੀ ਦੀ ਤਸਵੀਰ ਹੈ ਜਿਸ ਵਿੱਚ ਅਸੀਂ ਬਹੁਤ ਸਾਰੇ ਵਿਅਕਤੀਆਂ ਨੂੰ ਖੜੇ ਹੋਏ ਦੇਖ ਸਕਦੇ ਹਾਂ।

ਇਸਦੇ ਪਿੱਛੇ ਇੱਕ ਚਿੱਟੇ ਰੰਗ ਦੀ ਬਿਲਡਿੰਗ ਬਣੀ ਹੋਈ ਹੈ ਉਸਦੇ ਉੱਪਰ ਵਾਈਟ ਕਲਰ ਦਾ ਗੁਬੰਦ ਬਣਿਆ ਹੋਇਆ ਹੈ।

ਅਸੀ ਇਥੇ ਇੱਕ ਆਦਮੀ ਨੂੰ ਖੜਾ ਦੇਖ ਸਕਦੇ ਹਾਂ ਜਿਸਨੇ ਸਿਲਵਰ ਕਲਰ ਦੀ ਸ਼ਰਟ ਅਤੇ ਬਲੈਕ ਕਲਰ ਦੀ ਪੈਂਟ ਪਾਈ ਹੋਈ ਹੈ ਅਸੀਂ ਫੁੱਲਾਂ ਦੇ ਬੂਟੇ ਵੀ ਇਥੇ ਲੱਗੇ ਹੋਏ ਦੇਖ ਸਕਦੇ ਹਾਂ।

ਖੜੀ ਹੋਈ ਹੈ ਜੋ ਕਿ ਇੱਕ ਔਰਤ ਦੂਸਰੀ ਔਰਤ ਤੋਂ ਕਚਰਾ ਫੜ ਰਹੀ ਹੈ ਅਤੇ ਹਿੰਦੀ ਵਿੱਚ ਲਿਖਿਆ ਹੋਇਆ ਹੈ --

ਅਤੇ ਉਸਦੇ ਉੱਪਰ ਦੋ ਵਿਅਕਤੀ ਬੈਠੇ ਹੋਏ ਹਨ ਇੱਕ ਵਿਅਕਤੀ ਨੇਂ ਕਾਲੇ ਰੰਗ ਦੀ ਟੀ-ਸ਼ਰਟ ਪਾਈ ਹੋਈ ਐ।

ਇਹ ਇੱਕ ਦੁਕਾਨ ਦਾ ਦ੍ਰਿਸ਼ ਹੈ ਜਿਸ ਦੁਕਾਨ ਦਾ ਨਾਮ ਹੈ ਰੀਤ ਮੇਕਅੱਪ ਆਰਟਿਸਟ ਸੈਲੂਨ ।